ਸਤਿ ਸ੍ਰੀ ਅਕਾਲ ਜੀ ਮੈਂ ਦਿਵਯਾ ਗੋਸ਼ਲ ਤਰਨਤਾਰਨ ਤੋਂ ਹਾਂ ਆਮ ਤੋਂ ਖ਼ਾਸ ਕਿਵੇਂ ਬਣੀਏ ਆਮ ਸਿਰਫ਼ ਆਪਣੇ ਹੱਕ ਦੀ ਗੱਲ ਕਰਦਾ ਹੈ ਅਤੇ ਖ਼ਾਸ ਉਹਨਾਂ ਨੂੰ ਹੱਕਾਂ ਦੇ ਨਾਲ ਨਾਲ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ ਆਮ ਖ਼ੁਸ਼ੀ ਤੇ ਕਾਮਯਾਬੀ ਹਾਸ਼ਿਲ ਕਰਨ ਲਈ

ਜੀਵਨ ਵਿੱਚ ਦੁੱਖ ਅਤੇ ਆਸ਼ਾਂਤੀ ਖ਼ਤਮ ਕਰਦੇ ਹਨ ਆਮ ਇਹ ਜ਼ਿਆਦਾ ਬੋਲਦੇ ਹਨ, ਖ਼ਾਸ ਇਹ ਜ਼ਿਆਦਾ ਸੁਣਦੇ ਹਨ ਆਮ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਪਹੁੰਚਾ ਕੇ ਅੱਗੇ ਵੱਧਦੇ ਹਨ, ਖ਼ਾਸ ਇਹ ਦੂਜਿਆਂ ਨੂੰ ਨੂੰ ਬਿਹਤਰ ਬਣਾ ਕੇ ਅੱਗੇ ਵੱਧਦੇ ਹਨ ਆਮ ਸਮੱਸਿਆਵਾਂ ਪੈਦਾ ਕਰਨ ਵਾਲੇ ਤੇ ਖ਼ਾਸ ਸਮੱਸਿਆ ਦਾ ਹੱਲ ਕਰਨ ਵਾਲੇ ਆਮ ਉਹ ਕਹਿੰਦੇ ਵੀ ਕਿ ਇਹ ਮੇਰਾ ਕੰਮ ਨਹੀਂ, ਖ਼ਾਸ ਇਹ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਜ਼ਿਆਦਾ ਕੰਮ ਕਰਦੇ ਹਨ। ਨੂੰ ਖ਼ਾਸ ਬਣਨ ਲਈ ਮੁਸਕਰਾਇਏ ਗ਼ਲਤੀ ਨੂੰ ਮੰਨ ਲਈਏ ਤੇ ਮਾਫ਼ ਕਰ ਮਾਫ਼ੀ ਮੰਗੀਏ ਸਵਾਰਥੀ ਨਹੀਂ ਬਣੀਏ ਸਵਾਰਥੀ ਬਣੀਏ ਕੇਵਲ ਅਹ ਕਿਸੇ ਦੀ ਗ਼ਲਤੀ ਮਾਫ਼ ਕਰ ਦੇਈਏ ਤੇ ਭੁੱਲ ਜਾਈਏ ਗੁੱਸੇ ਤੇ ਕਾਬੂ ਪਾਈਏ ਖ਼ੁਸ਼ੀਆਂ ਵੰਡੀਏ ਗ਼ਲਤੀ ਤੋਂ ਸਿੱਖੀਏ ਇਮਾਨਦਾਰੀ ਵਿੱਚ ਅਤੇ ਸਚਾਈ ਦੇ ਰਸਤੇ ਤੇ ਚੱਲੀਏ ਬੋਲੜੀ ਅਲੋਚਨਾ ਤੋਂ ਬਚੀਏ ਆਲੇ ਦੁਆਲੇ ਨਾਲ ਚੰਗਾ ਵਿਵਹਾਰ ਕਰੀਏ ਮਨ ਦੇ ਹਾਰੇ ਹਾਰ ਹੈ ਮਨ ਦੇ ਮਨ ਕੇ ਜੀਤੇ ਜੀਤ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਹਾਰ ਉਦੋਂ ਹੀ ਹਾਰ ਉਦੋਂ ਹੀ ਜਦੋਂ ਤੁਸੀਂ ਸਵੀਕਾਰ ਕਰ ਲੈਂਦੇ ਹੋ, ਵਿਚਾਰ ਬਦਲ ਲਵੋ ਤੁਹਾਡੀ ਤਕਦੀਰ ਬਦਲ ਜਾਵੇਗੀ ਜਿੱਤ ਸੋਚੋਗੇ ਤਾਂ ਜਿੱਤ ਜਾਵੋਗੇ ਹਾਰ ਜਾਣਾ ਤੇ ਹਾਰ ਮਨ ਜਾਣਾ ਦੋ ਅਲੱਗ ਅਲੱਗ ਗੱਲਾਂ ਹਨ

ਅਤੇੇ ਨਿਰਾਸ਼ ਹਮੇਸ਼ਾ ਘਾਤਕ ਹੁੰਦੀਆਂ ਹਨ ਨਿਰਾਸ਼ਾ ਵਾਦੀ ਲੋਕ ਮੌਕੇ ਵਿੱਚੋਂ ਮੁਸੀਬਤ ਅਤੇ ਆਸ਼ਾਵਾਦੀ ਲੋਕ ਹਰ ਮੁਸ਼ੀਬਤ ਵਿੱਚੋਂ ਮੌਕੇ ਲੱਭਦੇ ਹਨ

ਦੇ ਸੀਨੇ ਪਾੜ ਕੇ ਪੱਥਰ ਉਹ ਕਦੇ ਵੀ ਨਿਰਾਸ਼ਾ ਨਿਰਾਸ਼ ਨਹੀਂ ਹੁੰਦੇ ਉਹ ਕਦੇ ਵੀ ਸਫ਼ਲਤਾ ਹਾਸ਼ਿਲ ਕਰਨ ਲਈ ਇੰਤਜ਼ਾਰ ਨਹੀਂ ਕਰਦੇ ਕਿਉਂਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ਼ ਸਿਰਫ਼ ਓਨਾ ਹੀ ਮਿਲਦਾ ਹੈ ਜਿੰਨਾ ਉਹ ਕੋਸ਼ਿਸ਼ ਕਰਕੇ ਛੱਡ ਦਿੰਦੇ ਹਨ ਕਦੇ ਵੀ ਜਿੱਤ ਦੀ ਕਾਮਨਾ ਨਹੀਂ ਛੱਡਦੇ ਉਹ ਉਸ ਵੇਲੇ ਵੀ ਲਗਨ ਵਿੱਚ ਜੁੱਟ ਜਾਂਦੇ ਨੇ ਲੱਗੇ ਰਹਿੰਦੇ ਹਨ ਜਦੋਂ ਬਾਕੀ ਸਾਰੇ ਲੋਕ ਹਾਰ ਸਵੀਕਾਰ ਕਰ ਲੈਂਦੇ ਹਨ ਸਫ਼ਲਤਾ ਸਹਿਣ ਕਰਨ ਅਤੇ ਹਾਰਾਂ ਸਹਿਣ ਕਰਨ ਦੀ ਸ਼ਕਤੀ ਬਹੁਤ ਘੱਟ ਲੋਕਾਂ ਵਿੱਚ ਹੁੰਦੀ ਹੈ ਅਸਫ਼ਲਤਾ ਹੋਰ ਕੁਛ ਵੀ ਨਹੀਂ ਸਗੋਂ ਇਹ ਤਾਂ ਸਫ਼ਲਤਾ ਦੀ ਪੌੜੀ ਦੇ ਡੰਡੇ ਹਨ। ਹਾਰ ਜਿੱਤ ਵੱਲ ਪਹਿਲਾਂ ਕਦਮ ਹੁੰਦਾ ਹੈ ਸਾਡਾ ਕੰਮ ਤਾਂ ਸਾਫ਼ ਬਸ ਲਗਨ ਦ੍ਰਿੜਤਾ ਆਤਮ ਵਿਸ਼ਵਾਸ ਅਨੁਸ਼ਾਸ਼ਨ ਸਮਰਪਣ ਇਕਾਗਰਤਾ ਨਾਲ ਅਤੇ ਆਪਣੇ ਮਿੱਥੇ ਨਿਸ਼ਾਨੇ ਵੱਲ ਲਗਾਤਾਰ ਵੱਧਦੇ ਅਹ ਨਾਲ ਅੱਗੇ ਵੱਧਦੇ ਜਾਣਾ ਹੈ। ਸਰਬੰਸ ਕੁਰਬਾਨ ਕਰਨ ਆਨੰਦਪੁਰ ਛੱਡਣ ਅਤੇ ਹਜ਼ਾਰਾ ਸਿੱਖ ਸਿੱਖਾਂ ਦੀਆਂ ਸ਼ਹਾਦਤਾਂ ਉਪਰੰਤ ਮਾਲਵੇ ਵਿੱਚ ਦੀ ਧਰਤੀ ਤੇ ਔਰੰਗਜ਼ੇਬ ਨੂੰ ਲਿਖੇ ਜਫ਼ਰਨਾਮੇ ਜਿੱਤ ਦੀ ਚਿੱਠੀ ਤੋਂ ਉੱਤਮ ਉਦਾਹਰਨ ਇਤਿਹਾਸ ਵਿੱਚ ਮਿਲਦੀ ਅਸੰਭਵ ਹੈ ਜਿਸ ਦੇ ਜਿਸ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਰੂਹ ਨੂੰ ਪੂਰੀ ਤਰ੍ਹਾਂ ਝੰਜੋੜਿਆ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਲਾਉਣ ਵਾਲਾ ਹਰ ਕਦੇ ਵੀ ਕਦੇ ਵੀ ਹਾਰ ਬਾਰੇ ਨਹੀਂ ਸੋਚਦਾ ਕਿਉਂਕਿ ਪ੍ਰਮਾਤਮਾ ਸਭ ਤੋਂ ਵੱਡਾ ਹੈ ਅਤੇ ਉਹ ਕਦੇ ਵੀ ਹਾਰਦਾ ਨਹੀਂ ਉਹ ਇਸ ਲਈ ਉਸਦੀ ਓਟ ਵਿੱਚ ਜ਼ਿੰਦਗੀ ਹਾਰਨਾ ਅਸਫ਼ਲਤਾ

ਮਾਂ ਬਾਪ ਦਾ ਕਰਜ਼ ਕਦੇ ਵੀ ਨਹੀਂ ਉਤਾਰਿਆ ਜਾ ਸਕਦਾ, ਹਰ ਹੋਰ ਸਾਰੇ ਕਰਜ਼ੇ ਉਤਾਰੇ ਜਾ ਸਕਦੇ ਹਨ ਪਰ ਆਪਣੇ ਮਾਂ ਬਾਪ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ ਮਾਂ ਗਰਭ ਤੋਂ ਲੈ ਕੇ ਵੱਡੇ ਹੋਣ ਤੱਕ ਬੱਚਿਆਂ ਦੀ ਸੰਭਾਲ ਕਰਦੀ ਹੈ ਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ ਬਾਪ ਦੀ ਸੰਭਾਲ ਕਰਨ ਸੰਭਾਲ ਰੱਖਣ ਬੱਚਿਆਂ ਬਚ ਬਚਪਨ ਵਿੱਚ ਤੁਸੀਂ ਗੁੱਸਾ ਗਿੱਲਾ ਕਰਦੇੇ ਹੋ ਜਵਾਨੀ ਵਿੱਚ ਚ ਕੋਈ ਐਸਾ ਕੰਮ ਨਾ ਕਰਿਓ ਕਿ ਉਹ ਬ ਮਾਂ ਬਾਪ ਦੀਆਂ ਅੱਖਾਂ ਗਿੱਲੀਆਂ ਹੋਣ। ਜਿਵੇਂ ਤੁਹਾਡੇ ਪੰਜ ਸਾਲ ਦਾ ਲਾਡਲਾ ਬੱਚਾ ਤੁਹਾਡੇ ਤੋਂ ਪਿਆਰ ਦੀ ਆਸਾ ਰੱਖਦਾ ਹੈ ਉਵੇਂ ਹੀ ਤੁਹਾਡੇ ਸੱਤ ਸਾਲ ਦੇ ਮਾਂ ਬਾਪ ਵੀ ਤੁਹਾਡੇ ਕੋਲੋਂ ਪਿਆਰ ਅਤੇ ਆਦਰ ਦੀ ਉਮੀਦ ਰੱਖਦੇ ਹਨ

ਕਰਨ ਲਈ ਮਜ਼ਬੂਰ ਕਰਦੇ ਹਾਂ ਮਾਂ ਬਾਪ ਦੀਆਂ ਅੱਖਾਂ ਵਿੱਚ ਦੋ ਵਾਰ ਹੰਝੂ ਆਉਂਦੇ ਹਨ ਇੱਕ ਲਾਡਲੀ ਧੀ ਦੀ ਡੋਲੀ ਵੇਲੇ ਅਤੇ ਦੂਜਾ ਪੁੱਤਰ ਦੀ ਨੈਤਿਕਤਾ ਦੀ ਹੱਦ ਟੱਪਦੇ ਹੋ ਹਨ ਜਦੋਂ ਪੁੱਤਰ ਨੈਤਿਕਤਾ ਦੀ ਹੱਦ ਟੱਪਦੇ ਹਨ ਉਸ ਮਾਂ ਬਾਪ ਦੇ ਅੱਗੇ ਕਦੇ ਵੀ ਜ਼ੁਬਾਨ ਨਾ ਚਲਾਓ ਜਿਹਨਾਂ ਨੇ ਤੁਹਾਨੂੰ ਬੋਲਣਾ ਸਿਖਾਇਆ ਹੈ ਜਦੋਂ ਤੁਸੀਂ ਧਰਤੀ ਤੇ ਪਹਿਲਾ ਸਾਹ ਲਿਆ

ਮਾਂ ਪਹਿਲਾਂ ਵੀ ਦੁੱਖੀ ਹੀ ਸੀ ਕਿ ਉਸਦਾ ਪੁੱਤਰ ਕੁੱਝ ਨਹੀਂ ਖਾਂਦਾ ਮਾਂ ਅੱਜ ਵੀ ਦੁੱਖੀ ਹੈ ਕਿ ਉਸ ਕਿ ਪੁੱਤਰ ਕੁੱਝ ਖਾਣ ਨੂੰ ਨਹੀਂ ਦਿੰਦਾ। ਜਦੋਂ ਜਦੋਂ ਰੋਟੀ ਦੇ ਚਾਰ ਟੁੱਕੜੇ ਹੋਣ ਤਾਂ ਖਾਣ ਵਾਲੇ ਪੰਜ ਉਦੋਂ ਮੈਂ ਭੁੱਖਾ ਭੁੱਖ ਨਹੀਂ ਕਹਿਣਾ ਮੈਨੂੰ ਭੁੱਖ ਨਹੀਂ ਸਿਰਫ਼ ਮਾਂ ਹੀ ਕਹਿੰਦੀ ਹੁੰਦੀ ਹੈ ਮਾਂ ਬਾਪ ਦੇ ਉਪਕਾਰ ਵਿਸਾ ਵਿਸਾਰਨ ਵਾਲਿਆਂ ਦੇ ਕਰਮ ਧਰਮ ਪੁੰਨ ਆਦਿ ਵੀ ਸਭ ਵਿਅਰਥ ਹੋ ਜਾਂਦੇ ਹਨ। ਜੀਵਨ ਦੀ ਸਫ਼ਲਤਾ ਵਿੱਚ ਸਭ ਤੋਂ ਵੱਡਾ ਰੌਲਾ ਸਿਆਣੇ ਲੋਕਾਂ ਦੀ ਵੀ ਤੇ ਵੱਡਿਆਂ ਦੀ ਅਸ਼ੀਸ਼ ਦਾ ਹੁੰਦਾ ਹੈ ਜਿੰਨੀਆਂ ਜ਼ਿਆਦਾ ਮਾਂ ਬਾਪ ਦੀਆਂ ਅਸ਼ੀਸ਼ਾਂ ਇਕੱਤਰ ਕਰਾਂਗੇ ਓਨੀ ਹੀ ਜ਼ਿਆਦਾ ਜੀਵਨ ਵਿੱਚ ਮਿਲਣਗੀਆਂ ਅਤੇ ਜੀਵਨ ਆਨੰਦਮਈ ਬਣ ਜਾਵੇਗਾ, ਮਾਂ ਪਿਓ ਨਾ ਕਰੀਏ ਮਾਂ ਪਿਓ ਦਾ ਕਰੀਏ ਸਤਿਕਾਰ ਸੁੱਖੀ ਵਸੇ ਸਾਰਾ ਸੰਸਾਰ ਪਿਓ ਦੀਆਂ ਗਾਲਾਂ ਘਿਓ ਦੀ ਲਾਲਾਂ ਮਾਂ ਬਾਪ ਨੂੰ ਕਿਉਂ ਰੋਂਦੇ

ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਵਿਖੇ ਉਹਨਾਂ ਨਾਂ ਗੁਰਮਤੀ ਦਾ ਪ੍ਰਚਾਰ ਸੰਬੰਧ ਥਾਪੇ ਹਨ ਸਬੰਧ ਪ੍ਰਥਾ ਸੰਬੰਧਾਂ ਵੱਲੋਂ ਇਕੱਠੀ ਕੀਤਾ ਦਸਵੰਧ ਆਨੰਦਪੁਰ ਸਾਹਿਬ ਪਹੁੰਚਦਾ ਸੀ ਸਮਾਂ ਬੀਤਣ ਤੇ ਸੰਬੰਧ ਵੀ ਬੇਚਾਰੀਆਂ ਅਤੇ ਬੇਈਮਾਨ ਹੋ ਗਏ ਗੁਰੂ ਸਾਹਿਬ ਜੀ ਕੋਲ ਸੰਮਦਾਂ

ਉਹਨਾਂ ਦੇ ਕੁਕਰਮਾਂ ਦੇ ਬਦਲੇ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ, ਇੱਕ ਭਾਈ ਫੇਰੂ ਨਾਂ ਦੇ ਸਿੱਖ ਦਸਵੰਧ ਸੇਵਾ ਨਿਭਾ ਰਿਹਾ ਸੀ, ਸਿੱਖ ਭਾਈ ਫੇਰੂ

ਨੂੰ ਗੁਰੁ ਜੀ ਦੇ ਹੁਕਮ ਅਨੁਸਾਰ ਦਾੜੀ ਫੜਕੇ ਲਿਜਾਇਆ ਜਾਣ ਲਈ ਕਿਹਾ ਪਰ ਭਾਈ ਜੀ ਦੇ ਉੱਚੇ ਜੀਵਨ ਨ ਅਤੇ ਕਿਰਦਾਰ ਕਰਕੇ ਸਿੱਖਾਂ ਨਾਲ ਅਜਿਹਾ ਨਹੀਂ ਕੀਤਾ ਭਾਈ ਸਾਹਿਬ ਨੇ ਆਪਣੀ ਦਾੜੀ ਸਤਿ ਸ੍ਰੀ ਅਕਾਲ।

ਹਾਂਜੀ phone ਕਹਿੰਦਾ ਮੈਂ ਤੁਹਾਨੂੰ ਕਰਦੀ ਸੀ ਤੇ ਉਹ ਕੱਟਿਆ ਗਿਆ, ਤੇਰੀ ਆਵਾਜ਼ ਨਹੀਂ ਆਉਂਦੀ।

ਅੱਛਾ ਦੀਦੀ ਨੀਲੂ ਦੀ ਗੱਲ ਕਰਦੀ ਸੀ ਮੈਂ ਕਿਹਾ ਠੀਕ ਨੀ ਰਹਿੰਦੀ ਤੇ ਲੱਤ ਪੀੜ ਉਹਦੇ ਹੁੰਦੀ ਰਹਿੰਦੀ ਹੈ ਕਹਿਣਡੀ ਸੀ ਤੇ ਉਹ ਓਦਣ ਵੀ ਅਚਾਨਕ ਹੀ ਮੈਂ ਵੀ ਗਈ ਸੀ ਨਾ ਉਦੋਂ ਫਿਰ ਜਿੱਦਣ ਅਚਾਨਕ ਲੱਤ ਪੀੜ ਹੋਣ ਡਿਆ, ਫਿਰ ਉਦੋਂ ਮੈਂ ਤੇਲ ਮਲਿਆ। ਲੱਤ ਦਰਦ ਉਹਦੇ ਹਾਂਜੀ ਦਵਾਈ ਬੜੀ ਬੇਚਾਰੀ ਖਾਂਦੀ ਅੱਗੇ ਮੈਂ ਕਹਿਨੀ ਦੀਦੀ ਦ ਦਰਦ ਦੀ ਦਵਾਈਆਂ ਖਾਣ, ਮੂੰਹ ਤੇ ਛਾਈਆਂ ਪਾ ਲਈਆਂ ਬੇਚਾਰੀ ਨੇ। ਪਤਾ ਕੀ ਗੱਲ ਆ ਉਹਦੀ ਲੱਤ ਚ ਪੈ ਗਿਆ ਆ ਉਹ ਦੱਸਿਆ ਸੀ ਸਾਡੇ ਇੱਥੇ doctor ਨੇ ਜਿੱਥੇ ਦਿਖਾਆ ਹੈ ਉਹ ਕਹਿੰਦਾ ਪੱਸ ਪਈ ਆ ਹੱਡੀ ਦੇ ਨਾਲ ਲੱਗ ਕੇ ਨਾ ਦੱਬ ਲੱਗੀ ਲੱਗ ਗਈ ਮਾਸ ਚ।

ਮੈਂ ਫਿਰ ਜਿੱਦਾਂ ਇੱਥੇ ਉਹ ਤੇ ਇਹਨੂੰ scan ਚ ਵੀ ਆਇਆ ਵੀ ਦੱਬ ਲੱਗੀ। ਨਹੀਂ ਤੂੰ ਹੀ ਕਹਿਣਡੀ ਪੱਸ ਪਈ। ਉਹ ਫਿਰ ਤਾਂਹਿਓ ਉਹਦੀ ਮਾਸ ਜਿਹੜਾ ਦੱਬਿਆ ਗਿਆ ਉਹਦੀ ਪੱਸ ਪੈ ਗਈ ਨਾ ਅੰਦਰ, ਇਹਨੇ ਦਵਾਈ ਦਿੱਤੀ ਤੇ ਠੀਕ ਹੋ ਗਈ ਸੀ। ਪੱਸ ਚੰਗੀ ਥੋੜ੍ਹੀ ਹੁੰਦੀ ਹੈ। ਉਹ ਉੱਥੋਂ ਪੋਲਾ ਪੋਲਾ ਹੋ ਗਿਆ ਸੀ ਪਰ ਪਸ ਚੰਗੀ ਨੀ ਨਾ।

ਉਹਨੇ

ਠੀਕ ਤਾਂ ਹੈ ਮੈਂ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਵੀ ਪੱਸ ਪਈ। ਪਤਾ ਨੀ ਹੁਣ ਤੇ ਕਹਿੰਦੀ ਠੀਕ ਹੈ। ਹੁਣ ਤੇ ਕਹਿੰਦੀ ਠੀਕ ਹੈ।

ਚੱਲ ਕਰਾਂਗੀ

ਹਮ ਆਹੋ ਤੇ ਕੰਮ ਬੇਚਾਰੀ ਲੱਗੀ ਰਹਿੰਦੀ ਆ ਉਸ ਤਰ੍ਹਾਂ ਹੀ ਸਾਰਾ ਦਿਨ ਤੇ ਉਹ ਫਿਰ ਥਕਾਵਟ ਹੋ ਜਾਂਦੀ ਹੈ rest ਵੀ ਨੀ ਨਾ ਕਰਦੀ। ਹਮ rest ਨੀ ਉਹ ਵਾਕਈ ਗੱਲ ਸਹੀ ਹੈ ਇੱਕ ਖਾਂਦਾ ਉਹ ਵੀ ਮਾਂਜਣ ਚਲੇ ਜਾਂਦੀ ਹੈ। ਪਤਾ ਕੀ ਹੈ rest ਕੀ ਕਰਨੀ ਹੈ ਕੋਈ ਨਾ ਕੋਈ ਤੁਰਿਆ ਰਹਿੰਦਾ ਹੈ ਉਹਦੇ ਕੋਲ। ਤੁਰਿਆ ਰਹਿੰਦਾ।

ਉਹਨਾਂ ਦੇ ਘਰ ਦਾ system ਹੈਨੀ ਹੈ

ਫਿਰ ਬਾਅਦ ਚ ਖਾਣੀ ਆਂ ਇਹ ਮੇਘਾ ਨੇ ਫਿਰ ਵਾਰੀ ਵਾਰੀ

ਬਾਰਾਂ ਵਜੇ ਕਹਿੰਦੀ ਉਹ ਥੱਕ ਜਾਂਦੀ ਹੈ। ਹਾਂ ਤੇ ਮੈਂ ਤੇ ਕੱਲ੍ਹ ਦੀਦੀ ਨੂੰ ਕਹਿਣਡੀ ਸੀ ਮੈਂ ਕਿਹਾ ਵੀ ਰਿੰਕੀ ਨੂੰ ਲਾ ਕ ਲਾ ਹੁਣ ਆ ਕੇ ਵੀ ਚੱਲ help ਕਰ ਦੇ ਕਹਿੰਦੀ ਉਹਦਾ ਮੁੰਡਾ

ਤੇ ਉਹਨਾਂ ਦੇ ਮੁੰਡੇ ਉਹ ਓਦਾਂ ਨੀ ਕਰਦੇ ਮੁੰਡਾ ਆਹ ਨਾ ਕਰਨ ਹਮ ਚੱਲ ਠੀਕ ਹੈ ਹੋਰ ਸੁਣਾਓ। ਵਧੀਆ ਵਧੀਆ ਤੁਸੀਂ ਸੁਣਾਓ ਮੰਮੀ ਨੇ ਨੀ ਕੀਤਾ phone ਮੰਮੀ ਨੂੰ ਕੀਤਾ ਸੀ ਤੁਸੀਂ? ਕੀਤਾ ਸੀ ਕਹਿਣਡੀ ਸੀ ਗੱਲ ਹੋਣਡੀ ਆ।

ਤੇ ਬੋਲੀ ਬਾਜੀ ਕਹਿੰਦੇ ਜ਼ਿਆਦਾ ਹਨੇਰਾ ਹੋ ਗਿਆ ਸੀ, ਇਸ ਕਰਕੇ ਫਿਰ ਕੱਟ ਦਿੱਤਾ ਸੀ

ਮੈਨੂੰ ਵੀ ਨੀਂਦ ਆਈ ਸੀ ਉਹਨੇ phone ਹੀ ਬੜੀ late ਕੀਤਾ ਸੀ। ਆਹੋ ਮੈਂ ਵੀ ਉਦੋਂ ਸੁ ਸੁੱਤੀ ਸੀ, ਉਦੋਂ ਸੁੱਤੀ ਸੀ ਗੱਲ ਕੀਤੀ ਚੱਲ ਠੀਕ ਹੈ।

ਮੇਰੀ ਗੱਲ ਸੁਣ

ਮੈਂ ਸੌਣਾ ਸੌਣਾ ਵੀ ਹੈ ਆ

ਨਾ ਬੱਚਿਆਂ ਲਈ ਰੋਟੀ ਉਹ ਉਹਨਾਂ ਗਰਮ ਗਰਮ ਖਾਣੀ ਹੈ ਉਹ ਠੰਢੀ ਰੋਟੀ ਉਹ ਖਾਂਦੇ ਨੀ। ਅੱਛਾ ਠੀਕ ਹੈ।

ਹਾਂ ਤਾਂ fresh ਦਿਆ ਕਰ ਨਾ ਉਹ ਤਵੇ ਦੇ ਉੱਤੇ ਐਂ ਲਾ। ਤੇ ਉਹ ਖਾਂਦੀ ਵੀ ਇਸ ਤਰ੍ਹਾਂ ਹੀ ਆਂ ਲੱਥਦੀ ਲੱਥਦੇ ਗਰਮ ਗਰਮ। ਤਾਂ ਆਪੇ ਗੈਸ ਬਣਨੀ start ਹੋ ਜਾਊਗੀ ਫਿਰ ਗਰਮ ਗਰਮ ਬਹੁਤੀ ਪਰ ਉਹ ਠੰਢੀ ਖਾਂਦੀ ਨੀ ਉਹ ਰਾਤੀ ਵੀ ਉਹਨੂੰ ਜੇ ਠੰਢੀ ਦਿੱਤੀ ਤੇ ਕਹਿੰਦੀ ਮੈਂ ਖਾਣੀ ਨੀ ਰੋਟੀ। ਇੱਕ ਦਮ ਇੰਨੀ ਠੰਢੀ ਵੀ ਨਾ ਨਾ ਦਿਆ ਕਰ ਮੇਰੀ ਗੱਲ ਸੁਣ ਦਿਨੀ ਉਹ ਰੋਟੀ ਤੈਨੂੰ ਤੁਹਾਨੂੰ ਪਤਾ ਹੀ ਹੈ ਠੰਢੀ ਹੋ ਹੀ ਜਾਂਦੀ ਹੈ ਉਹ ਕਹਿ ਦਿੰਦੀ ਮੈਂ ਨੀ ਖਾਣੀ ਉਹ ਫੁੱਲੀ ਫੁੱਲੀ ਰੋਟੀ ਮੰਗਦੀ ਹੈ। ਏਦਾਂ ਹੀ ਆਂ ਸਾਰਿਆਂ ਦਾ ਇਹੋ ਹਾਲ ਆ ਸਾਰੇ ਬੱਚਿਆਂ ਦਾ। ਨਹੀਂ ਅਬੀ ਮੇਰਾ ਖਾ ਲੈਂਦਾ ਜਿਸ ਤਰ੍ਹਾਂ ਵੀ ਮਿਲੇ। ਉਹੀ ਹੈ

ਸਿਮਰਨ ਹੀ ਕਰਦੀ ਹੈ ਸਗੋਂ

ਪਾਪਾ ਦੀ ਹਾਂ ਤੇ ਪਾਪਾ ਤਾਂ ਇਹਦਾ ਉਹ ਰਾਜਾ। ਪਾਪਾ ਨੀ ਉਹ ਮਾਂ ਦਾ ਹੀ ਆ

ਆਹੋ ਤਾਂ ਤੇ ਗਰਮ ਸੁਭਾਅ ਆ ਉਹਦਾ ਠੀਕ ਹੈ ਉਹੀ ਤੇ ਮੈਂ ਕਹਿਨੀ ਉਹ ਮਾਂ ਦਾ ਰਾਜਾ, ਉਹ ਪਾਪਾ ਦੀ ਪਰੀ।

ਆਉਂਦਾ ਬੰਟੀ ਦਾ phone

ਹਾਂ ਠੀਕ ਆ ਵਧੀਆ। ਹੁਣ ਤਾਂ ਨੀ ਕੋਈ ਗੱਲ ਕਰਦਾ?

ਹਾਂ ਠੀਕ ਆ ਕੰਮ ਉਹ ਕਰਵਾਉਣਾ ਸੀ ਬੋਰ ਦਾ ਤੇ ਕਹਿੰਦੇ ਕੋਈ ਤੇਰਾਂ ਹਜ਼ਾਰ ਮੰਗਣਡਿਆ ਕੋਈ ਬਾਰਾਂ ਮੰਗਣਡਿਆ।

ਮੇਰੀ ਗੱਲ ਸੁਣ ਵਾਢੀਆਂ ਵੂਡੀਆਂ ਮੁੱਕ ਲੈਣਦੇ ਆਹ ਜਿਹੜੇ ਨਾ ਕਣਕ ਦਾ ਵੇ ਤੂੜੀ ਦਾ ਕੰਮ। ਇੱਥੇ ਤੈਨੂੰ ਮਹਿੰਗਾ ਪੈਣਾ ਹੈ ਜਦੋਂ ਵਿਹਲੇ ਹੋਣਗੇ ਨਾ,

ਉਦੋਂ ਉਦੋਂ ਕਰਵਾਈ ਹੁਣ ਜਿੱਥੇ ਇੰਨਾ ਚਿਰ ਕੱਢ ਲਿਆ ਕੱਢ ਲਾ, ਆਹ ਤੂੜੀਆਂ ਦਾ ਤੇ ਦੋ ਚਾਰ ਦਿਨ ਹੀ ਰਹਿ ਗਿਆ, ਹੁਣ ਮੁੱਕ ਜਾਣਾ ਹੈ। ਹਮ ਨਹੀਂ ਹੈਗੇ daddy ਦੇ ਵਾਕਫ਼ daddy ਨੇ ਕਰਵਾ ਲੈਣਾ। ਮੇਰੀ ਗੱਲ ਸੁਣ ਤੂੜੀ ਦਾ ਆਹ ਕੰਮਾਂ ਦੇ ਦਿਨ ਆਂ ਇਹਦੇ ਕਰਕੇ ਤੁਹਾਨੂੰ ਮਹਿੰਗਾ ਮਿਸਤਰੀ ਮਿਲਣਾ ਭਾਵੇਂ ਵਾਕਫ਼ ਆ ਤੇ ਭਾਵੇਂ ਜਿਹੜਾ ਮਰਜ਼ੀ ਆ। ਨਹੀਂ ਸਾਡੇ ਲਾਗੇ ਕਰਵਾਇਆ ਨਾ ਦੋ ਚਾਰ ਦਿਨ ਹੋ ਗਏ ਉਹਨਾਂ ਨੇ ਵੀ ਇੰਨੇ ਚ ਹੀ ਕਰਵਾਇਆ। ਕਿੰਨੇ ਚ ਕਰਵਾਇਆ ਬਾਰਾਂ ਹਜ਼ਾਰ ਚ?

ਨਵਾਂ ਅੱਛਾ ਬਾਰਾਂ ਹਜ਼ਾਰ ਚ ਬੋਰ ਹੋਇਆ ਸਾਢੇ ਬਾਰਾਂ ਚ ਤੇ ਸਾਡੇ ਕੋਲ ਤੇਰਾਂ ਮੰਗਣਡੇ। ਵਿੱਚੇ ਸਮਾਨ

ਫਿਰ ਠੀਕ ਹੈ ਰਿਤੂ ਹੁਣ ਸਮਾਨ ਮਹਿੰਗਾਈ ਵਿੱਚ

ਫਿਰ ਠੀਕ ਹੈ ਮੈਂ ਕਿਹਾ ਮਹਿੰਗਾਈ ਵੀ ਤਾਂ ਹੋਣੀ ਜਾਂਦੀ ਸਮੇਂ ਦੇ ਹਿਸਾਬ ਨਾਲ।

ਸਾਲ ਬਾਅਦ ਫਿਰ ਇਹ ਤਾਂ ਵੱਧ ਜਾਂਦਾ rate ਤੇ ਉਹ ਤੇ ਫਿਰ ਮਹਿੰਗੀ ਹੈ ਚੀਜ਼ਾਂ।

ਅੱਛਾ।